ਉੱਸ ਆਦਮੀ ਦੇ ਨਿਹੜੇ ਬਹੁਤ ਸਾਰੀਆਂ ਬੋਰਡਸ ਲੱਗੀਆਂ ਹੋਈਆਂ ਹਨ।

ਤੇ ਇਹ ਬਹੁਤ ਹੀ ਮਦਦਗਾਰ ਸਾਬਿਤ ਹੁੰਦੀ ਹੈ ਇਸ ਦੀ ਵਰਤੋਂ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ।

ਏਸ ਪਿਕਚਰ ਵਿੱਚ ਸਾਨੂੰ ਇੱਕ ਬੇਡਰੂਮ ਦਿਖਾਈ ਦੇ ਰਿਹਾ ਹੈ।

ਇੱਕ ਬਹੁਤ ਸੋਹਣਾ ਆ ਲਵ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

ਅਤੇ ਇਹ ਬੁੱਕਸ ਬਹੁਤ ਹੀ ਤਰੀਕੇ ਨਾਲ ਰੱਖੀਆਂ ਹੋਈਆਂ ਹਨ।

ਇਨਾ ਦਾ ਪਰਨਾ ਬਹੁਤ ਹੀ ਵਧੀਆ ਲੱਗਦਾ ਹੈ।

ਇਸ ਪਿੱਚਰ ਵਿੱਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਵੀ ਦਿਖਾਈ ਦੇ ਰਹੀਆ ਹਨ।

ਇੱਸ ਪਿਕਚਰ ਵਿੱਚ ਇੱਕ ਟਰੱਕ ਵੀ ਲੱਗਾ ਹੋਇਆ ਹੈ ਇੱਸ ਪਿਕਚਰ ਵਿੱਚ--

ਇਸ ਪਿੱਚਰ ਵਿੱਚ ਇੱਕ ਢਾਬਾ ਦਿਖਾਈ ਦੇ ਰਿਹਾ ਹੈ ਇਹ ਢਾਬਾ ਬਹੁਤ ਹੀ ਵਧੀਆ ਲੱਗ ਰਿਹਾ ਹੈ।

ਇਸ ਪਿਚਰ ਵਿੱਚ ਇੱਕ ਆਫਿਸ ਦਿਖਾਈ ਦੇ ਰਿਹਾ ਹੈ ਆਫਿਸ ਦੇ--

ਇਸ ਪਿੱਚਰ ਵਿੱਚ ਇੱਕ ਗੱਡੀ ਦਿਖਾਈ ਦੇ ਰਹੀ ਹੈ।

ਇੱਸ ਗੱਡੀ ਦੇ ਟਾਇਰ ਨੂੰ ਮੇਕੇਨਿਕ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇੱਥੇ ਬਹੁਤ ਹੀ ਵਧੀਆ ਢੰਗ ਨਾਲ ਇੰਗਲਿਸ਼ ਸਿਖਾਈ ਜਾਂਦੀ ਹੈ।